ਕੁਛ ਛੋਟੀਆਂ ਸੀਸੀਆ ਅਤੇ ਬੋਤਲਾਂ ਨਜ਼ਰ ਆ ਰਹੀਆਂ ਤੇ ਇਸ ਦੇ ਇੱਕ ਸਾਈਡ ਤੇ ਚਿੱਟੇ ਰੰਗ ਦੀ ਮਸ਼ੀਨ --

ਮਸ਼ੀਨਾਂ ਦਿਖਾਈ ਦੇ ਰਹੀਆਂ ਜੋ ਕਿ ਇੱਕ ਲਾਈਨ ਵਿੱਚ ਖੜੀਆਂ ਹੋਈਆਂ ਅਤੇ ਪਿੱਛੇ ਇੱਟਾਂ ਦੀ ਕੰਧ ਨਜ਼ਰ ਆ ਰਹੀ ਅਤੇ ਇਸ ਦੇ ਥੱਲੇ ਵੀ ਇੱਟਾਂ ਲੱਗੀਆਂ ਦਿਖਾਈ ਦੇ ਰਹੀਆਂ ਨੇ।

ਇਸ ਫੋਟੋ ਵਿੱਚ ਪੀਲੇ ਰੰਗ ਦੀ ਹਾਈਡਰਾ ਮਸ਼ੀਨ ਜਿਸਦਾ ਕੈਬਿਨ ਕਾਲਾ ਅਤੇ ਸਾਹਮਣੇ ਚਿੱਟੇ ਅਤੇ--

ਅੱਠ ਰੇੜੀਆਂ ਗੱਡੀ ਅਤੇ ਪਿੱਛੇ ਉੱਚਾ ਬੈਨਰ ਪੈਟਰੋਲ ਪੰਪ ਦੀ ਛੱਤ ਨਜ਼ਰ ਰਈ ਏ।

ਇਸ ਫੋਟੋ ਵਿੱਚ ਇੱਕ ਹੀਰੋ ਬਾਈਕ ਇਕ ਆਦਮੀ ਇਕ ਟਰੱਕ ਪੀਲੇ ਰੰਗ ਦਾ ਅਤੇ ਇੱਕ ਰੰਗ ਬਰੰਗਾ ਟਰੱਕ --

ਪਿੱਛੇ ਪਹਾੜ ਦਰਖਤ ਅਤੇ ਇੱਕ ਚਿੱਟੇ ਅਤੇ ਲਾਲ ਰੰਗ ਦੀ ਇਮਾਰਤ ਨਜ਼ਰ--

ਇੱਸ ਫ਼ੋਟੋ ਵਿੱਚ ਇੱਕ ਅਲਮਾਰੀ ਊਪਰ ਕੁਝ ਮਸ਼ੀਨਾਂ ਪਈਆਂ ਦੋ ਵਾਇ ਚਿੱਟੇ ਰੰਗ ਦਿਆਂ ਅਤੇ ਇੱਕ ਮਸ਼ੀਨ ਨੀਲੇ ਰੰਗ ਦੀ ਹੈ।

ਇਹ ਫੋਟੋ ਵਿੱਚ ਕੈਨਰਾ ਬੈਂਕ ਦਿਖਾਇਆ ਜਿਸ ਉੱਪਰ ਨੀਲੇ ਅਤੇ ਚਿੱਟੇ ਅੱਖਰਾਂ ਕੈਨਰਾ ਬੈਂਕ ਲਿਖਿਆ ਹੋਇਆ--

ਇੱਸ ਫ਼ੋਟੋ ਚ ਪਾਣੀ ਦੀ ਝੀਲ ਐ ਤੇ ਸਾਈਡ ਤੇ ਪੱਕੀ ਕੰਧ ਅਤੇ ਸੀਰ ਦੇ ਸਾਹਮਣੇ ਮਗਰਮੱਛ ਬੈਠਾ ਹੋਇਆ ਦਿਖਾਈ ਦੇ ਰਿਹਾ ਹੈ ਅਤੇ ਇਸਤੋਂ ਇਲਾਵਾ ਛੋਟਾ ਮੋਟਾ--

ਇਸ ਫੋਟੋ ਵਿੱਚ ਨੀਲੇ ਅਤੇ ਸੁਰਮੇ ਰੰਗ ਦਾ ਇੱਕ ਜਨਾਈਟਰ ਮਸ਼ੀਨ ਦਿਖਾਈ ਦੇ ਰਹੀ ਜੋ ਉਪਰੋਂ ਕਾਲੀ ਆ ਤੇ ਇਸ ਦੀ ਇੱਕ ਸਾਈਡ ਤੇ--